ਇੱਥੇ ਸਫੇਦ ਰੰਗ ਦੇ ਬਹੁਤ ਸਾਰੇ ਕੈਬਿਨ ਬਣੇ ਹੋਏ ਨੇ ਕੈਬਿਨ ਦੇ ਉੱਤੇ--

ਇੱਕ ਨੀਲੇ ਰੰਗ ਦਾ ਬੋਰਡ ਵੀ ਲਿਕ ਲੱਗਿਆ ਹੋਯਾ ਹੈ ਜਿੱਥੇ ਇੰਮੀਗ੍ਰੇਸ਼ਨ ਲਿਖੇਆ ਹੋਯਾ ਹੈ।

ਇਹ ਇੱਕ ਬਹੁਤ ਸੋਹਣਾ ਏਰੀਆ ਦਿਖਾਈ ਦੇ ਰਿਹਾ ਹੈ ਇੱਥੇ ਇੱਕ ਗਰਾਊਂਡ ਵੀ ਦਿਖਾਈ ਦੇ ਰਹੀ ਹੈ।

ਹੋਰ ਛੱਤ ਤੇ ਝੂਮਰ ਵੀ ਦਿਖਾਈ ਦੇ ਰਿਹਾ ਹੈ ਹੋਰ ਇੱਥੇ ਭਗਵਾਨ ਦੀਆਂ ਮੂਰਤੀਆਂ ਵੀ ਦਿਖਾਈ ਦੇ ਰਹੀਆਂ ਨੇ ਫੁੱਲ ਵੀ ਲੱਭ ਰਹੇ ਨੇ।

ਰਿੰਗ ਦੇ ਕਲਰ ਇੱਕ ਲਾਲ ਹੈ ਇੱਕ ਪੀਲਾ ਹੈ ਇੱਕ ਹਰਾ ਹੈ।

ਇੱਕ ਬੰਦੇ ਨੇ ਆਪਣੇ ਸਿਰ ਤੇ ਲਵਾਂਡਾ ਰੱਖਿਆ ਹੋਇਆ ਹੈ ਛੱਤ ਵੀ ਲੱਭ ਰਹੀ ਹੈ।

ਅਸਮਾਨ ਵੀ ਲੱਭ ਰਿਹਾ ਹੈ ਹੋਰ ਕਿੱਡਾ ਵੱਡਾ ਮੈਦਾਨ ਵੀ ਲੱਭ ਰਿਹਾ ਹੈ।

ਯਹ ਇੱਕ ਦੁਕਾਨ ਲੱਭ ਰਹੀ ਐ ਦੁਕਾਨ ਤੇ ਬਹੁਤ ਹੀ ਸਾਰਾ ਸਮਾਨ ਰੱਖਿਆ ਹੋਇਆ ਹੈ।

ਕਮਰੇ ਭੀ ਦਿੱਖ ਰਹੇ ਨੇਂ ਆਸਮਾਨ ਭੀ ਦਿੱਖ ਰਿਹਾ ਹੈ।

ਹੋਰ ਇੱਥੇ ਦਰਵਾਜੇ ਵੀ ਲੱਭ ਦਿਖ ਰਹੇ ਨੇ ਖਿੜਕੀਆਂ ਵੀ ਦਿਖ ਰਹੀਆਂ ਨੇ ਬੂਟਾ ਵੀ ਲੱਭ ਰਿਹਾ ਹੈ।

ਇੱਥੇ ਆਸਮਾਨ ਲਬ ਦਿੱਖ ਰਿਹਾ ਹੈ ਆਸਮਾਨ ਤੇ ਬਾਦਲ ਛਾਏ ਹੋਏ ਨੇਂ।

ਛੱਤਰੀ ਲੱਗੀ ਹੋਈ ਹੈ ਉੱਥੇ ਟੇਬਲ ਤੇ ਕੁਰਸੀਆਂ ਵੀ ਰੱਖੀਆਂ ਹੋਈਆਂ ਨੇਂ।

ਇੱਕ ਮਗਰ ਦਾ ਸਟੈਚੂ ਬਣਿਆ ਹੋਇਆ ਹੈ ਤੇ ਨੀਚੇ ਬਹੁਤ ਸੋਹਣੀਆਂ ਛੋਟੀਆਂ ਛੋਟੀਆਂ ਮੂਰਤੀਆਂ ਬਣੀਆਂ ਹੋਈਆਂ ਹੈ।